ਕੁਝ ਵੱਡੀ ਹੁਈ ਤਾਂ ਉਸ ਨੂੰ ਮਸੀਤ ਵੇਚ ਪੜਨੇ ਪਾਯਾ ਕਹਿੰਦੇ ਹਨ ਵੀ ਮਿਰਜੇ ਦੇ ਬਚਪਨ ਸਮੇਂ ਉਸ ਦੇ ਸਿਰ ਤੋਂ ਪਿਓ ਦਾ ਸਾਯਾ ਉਠ ਗਇਆ ਸ਼ਾਇਦ

ਸੇਬਾ ਦਾ ਅਸ੍ਰਸੀ ਲਘੁ ਹੁਗਇਆ ਆਰਸੀ ਲਗਾਵ ਹੋ ਗਿਆ ਜਵਾਨੀ ਦੀ ਦੇਹਲੀ ਤੇ ਪੈਰ ਧਰਦਿਆਂ ਦੀ ਏ ਲ੍ਘਾਮ ਘੂਰੀ ਦਾ ਰੂਪ ਤਾਰਨ ਕਰ ਲੇਯ

ਜਦੋ ਦੀ ਜੰਜ ਢੁਕਣ ਲਗੀ ਸਾਹਿਬਾਂ ਇਸ ਵਿਆਹ ਲਈ ਰਾਜੀ ਨਹੀਂ ਸੀ ਇਸ ਲਈ ਉਸ ਨੇ ਕਰਮੁ ਨਾਂ ਦੇ ਇਕ ਵਿਅਕਤੀ ਨੂੰ ਨਾਮ ਦਾ ਸੁਨੇਹਾ ਭੇਜਿਆ ਸੁਨੇਹੇ ਵਿਚ ਮਿਰਜ਼ੇ ਨੂ ਤਤਕਾਲ ਸਾਹਿਬਾ ਕੋਲ ਪਹੰਚਣ ਲਈ ਆ ਗਿਆ ਸਾਹ੍ਬੇ ਦਾ ਸ਼੍ਨਾਯਾ ਮਿਲਦੀ ਹੀ ਮੇਰ੍ਜ਼ਾ ਤੇਯਾਰ ਹੋ ਗਯਾ ਉਸ ਦੇ ਘਰ ਦਿਆਂ ਨੇ ਉਸ ਨੂ ਬੁਹਤ ਰੁਕਇਆ ਬੁਹਤ ਰੁਕਇਆ ਬੁਹਤ ਸਮਜਯਾ ਪਰ ਮੇਰ੍ਜ਼ਾ ਸੇਬਾ ਕੋਲ ਜਾਨ ਲੈ ਉਸ੍ਨੀ ਬਿਨਾ ਕਿਸੇ ਵਿਚ ਸਵਾਰ ਹੋ ਗਿਆ ਤੇ ਸਾਹੇਬਾ ਪਿੰਡ ਪਹੁੰਚ ਗਈ, ਪਿੰਡ ਪਹੁੰਚਣ ਤੋਂ ਬਾਦ ਓਥੇ ਉਸਨੇ ਆਪਣੀ ਮਾਮੀ ਬੀਬੀ ਦੇ ਰਾਹੀਂ ਸਾਹਿਬਾਂ ਨੂੰ ਅਪਣੇ ਪੁਚਾਂਨ ਦੀ ਖ਼ਬਰ ਦਿਤੀ ਤੇ ਮਿਰਜ਼ਾ ਅਤੇ ਸਾਹਿਬਾ ਨੇ ਵਿਆਹ ਤੋਂ, ਵਿਆਹ ਤੋਂ ਪਹਿਲਾ ਹੀ ਨਟ ਜਾਣਾ ਦਾ ਮਤਾ ਪਕਾ ਲਿਆ। ਕਹਿੰਦੇ ਹਨ ਮੇਰ੍ਜ਼ਾ ਸੇਹ੍ਬਾ ਨੂ ਆਪਣੀ ਵੇਕੀ ਵੇਕ੍ਜ ਬੇਤਹਾ ਕੀ ਲੇਜਾਵ੍ਯ ਹੂ ਗੇਯਾ ਚਿਤਿ ਹੇ ਉਹੁ ਪੇੰਡ ਤੂੰ ਕਾਫੀ ਡੋਰ ਚਲੀ ਗੀ ਤਦ ਕੁਛ ਸਫ਼ਰ ਦੀ ਥਕਾਵਟ ਤਾਰਨ ਕੁਜ ਨਿਸ਼ਚਿਤ ਹੋ ਜਾਣਾ ਕਰਨਾ ਮਿਰਜ਼ਾ ਨੇ ਦੇ ਹੇਠਾ ਆਰਾਮ ਰਨ ਲੈ ਰੁਕ ਗਿਆ ਉਸ ਨੀ ਅਪਨੀ ਨਕੀ ਦੇ ਨੇਡ਼ੇ ਬਣ ਦੇਤੀ ਪੀਰਾਂ ਦਾ ਦਬਾ ਨਿਰੀ ਰਖ ਲੇਯ ਟੀ ਘੂਰੀ ਨਾਦ ਸੋ ਗੇਆਯ ਸਿਬਾ ਉਸ ਡੀ ਸਰ੍ਨ੍ਯਨ ਜਾਗਦੀ ਭਠੀ ਸੀ ਉਹੁ ਏਹੀ ਘਲ ਛੁਪਾ ਰਿਹਾ ਸੀ ਕਿਓਂਕਿ ਮਿਰਜ਼ਾ ਸਾਹਿਬਾਂ ਨੂ ਉਧਾਰ ਲੈ ਕੇ ਗਿਆ ਸੀ ਅਰਥਾਤ ਸਾਹਿਬਾਂ ਦੇ ਪੱਕੇ ਤੇ ਸੋਰੇ ਘਰ ਦੇ ਬੰਦੇ ਮੇਰ੍ਜ਼ਾ ਡੀ ਸੇਬਾ ਦਾ ਪਿਛਾ ਕਰਨ ਲਗ ਪੀ ਸਰਬਾ ਨੂ ਪੇਚਾ ਕੇਤੀ ਜਾਂਦਾ ਦੇਰ ਸੀ ਇਸ ਲੈ ਉਸ ਨੀ ਮੇਰ੍ਜ਼ਾ ਜਗਹਾਂ ਦੀ ਕੋਸ਼ੇਸ਼ ਕੀਤੀ ਪਰ ਮਿਰ੍ਜ੍ਯ ਨੂ ਆਪਣੀ ਤਾਕਤ ਉਠੀ ਏਨ ਵੇਸ਼੍ਵਾਸ ਸੀ ਜਸ ਕਰ ਕੀ ਉਸ ਨੀ ਸੇਬਾ ਦੀ ਘਲ ਨੂ ਨਜਿ ਘ੍ਲੇਆਯ ਤਕ ਨਾ ਸੁਦਰ ਤਾ ਸੇਅਰਾਂ ਡੀ ਸਾਹਿਬਾਂ ਨੂੰ ਫਿਕਰ ਹੋ ਗਿਆ ਸੀ ਜੇ ਮਿਰਜ਼ਾ ਤੀਰਬਾਜੀ ਕਰੇਗਾ ਤਾ ਉਸ ਦੇ ਭਰਾਵਾਂ ਦਾ ਨੁਕਸਾਨ ਹੋਵੇਗਾ ਇਸ ਲਈ ਉਸਨੇ ਮਿਰਜੇ ਦਾ ਤੀਰ

ਅਤੀ ਚਕਰਾਂ ਦੇ ਹਮਲੇ ਵਿਚ ਟਿਕ ਸਕਿਆ ਮਿਰਜ਼ਾ ਦੀ ਹੇਠਾਂ

ਉਸਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਮਹਿਲ ਦੇ ਸੁੱਖ ਪਤਨੀ ਅਤੇ ਪੁੱਤਰ ਛੱਡ ਕੇ ਉਹ ਕਿਉਂ ਜਾ ਰਿਹਾ ਹੈ, ਜਾਣਾ ਚਾਹੀਦਾ ਹੈ ਕਿ ਨਹੀਂ। ਪਰ ਉਸਨੇ ਜਾਣ ਦਾ ਫੈਸਲਾ ਕੀਤਾ ਚੁੱਪ ਕਰਕੇ, ਅੱਧੀ ਰਾਤ ਉਸਨੇ ਨਿੱਕੇ ਰਾਹੁਲ ਦਾ ਮੱਥਾ ਚੁੰਮਿਆ ਹੌਲੀ ਜਿਹੀ ਯਸ਼ੋਦਰਾ ਦੇ ਪੈਰ ਨੂੂੰ ਚੁੰਮਿਆ ਫਿਰ ਤੇਜ਼ੀ ਨਾਲ ਬਾਹਰ ਨਿਕਲ ਗਿਆ, ਰੱਥਵਾਨ ਚੰਨੇ ਨੂੰ ਜਗਾਇਆ ਕਿਹਾ ਕਾਂਤਾ ਘੋੜਾ ਖੋਲ ਲਿਆ।

ਜਦੋਂ ਜੰਗਲ ਦੇ ਕਿਨਾਰੇ ਅੱਪੜੇ ਤਾਂ ਸੂਰਜ ਚੜ੍ਹਨ ਵਾਲਾ ਸੀ। ਗੌਤਮ ਨੇ ਇਹ ਕੀਮਤੀ ਗਹਿਣੇ ਉਤਾਰ ਕੇ ਚੰਨੇ ਨੂੰ ਸੁਗਾਤ ਵਜੋਂ ਦੇ ਕੇ ਕਿਹਾ, ਘੋੜਾ ਵਾਪਸ ਲੈ ਜਾਓ ਤੇ ਪਿਤਾ ਮਹਾਰਾਜਾ ਸੋਧਨ ਨੂੰ ਆਖਣਾ ਕਿ ਗੌਤਮ ਮੰਗਤਾ ਹੋ ਗਿਆ ਹੈ। ਪਿਤਾ ਨੂੰ ਦੱਸਣਾ ਕਿ ਠੀਕ ਹੈ ਸਭ ਕਿ ਗੌਤਮ ਠੀਕ ਹੈ ਪਰ ਉਹ ਪਰਵਾਸੀ ਹੋ ਗਿਆ ਹੈ। ਚੰਨਾ ਰੌਣ ਲੱਗ ਪਿਆ। ਉਸਨੇ ਸਿਧਾਰਥ ਦੇ ਚਰਨ ਫੜ ਲਏ ਤੇ ਕਹਿਣ ਲੱਗਾ ਇਹ ਤੁਸੀਂ ਕੀ ਕਰ ਰਹੇ ਹੋ ਯੁਵਰਾਜ ਮੈਂ ਮਹਿਲਾਂ ਵਿੱਚ ਇਹ ਖ਼ਬਰ ਕਿਵੇਂ ਦੇਵਾਂਗਾ, ਚੱਲੋ ਵਾਪਸ ਚੱਲੀਏ ਯੁਵਰਾਜ ਗੌਤਮ ਮੈਂ ਤੁਹਾਡਾ ਅੰਗਰੱਖਿਆ ਵੀ ਅੰਗਰੱਖਿਅਕ ਵੀ ਹਾਂ ਰਾਜਕੁਮਾਰ ਤੁਹਾਨੂੰ ਮਹਿਲ ਤੱਕ ਪਹੁੰਚਾਉਣਾ ਮੇਰਾ ਫ਼ਰਜ਼ ਹੈ ਫਿਰ ਤੁਸੀਂ ਜੋ ਦਿਲ ਆਏ ਕਰਨਾ। ਯੁਵਰਾਜ ਨੇ ਕਿਹਾ ਡੋਲ ਨਾ ਚੰਨੀ ਵੀ ਤੂੰ ਮਿੱਤਰ ਹੈ ਇਹ ਸੁਨੇਹਾ ਮਹਿਲ ਤੱਕ ਪਹੁੰਚਾਉਣ ਲਈ ਮੈਂ ਤੈਨੂੰ ਚੁਣਿਆ ਹੈ, ਤੂੰ ਆਮ ਬੰਦਾ ਨਹੀਂ ਹੈ, ਜਾ ਮੇਰਾ ਫੈਸਲਾ ਅਟੱਲ ਹੈ ਗੌਤਮ ਨੇ ਚੰਨੇ ਨੂੰ ਵਿਦਾ ਕੀਤਾ। ਤੇ ਕਿਰਪਾਨ ਨਾਲ ਆਪਣੇ ਰੇਸ਼ਮ ਵਰਗੇ ਕੇਸ ਕੱਟ ਕੇ ਭੇਖੂ ਹੋ ਗਿਆ। ਇਸ ਰਾਤ ਜੋ ਕੁੱਝ ਵਾਪਰਿਆ ਬੋਧੀ ਸਹਿਤ ਵਿੱਚ ਇਸਨੂੰ ਮਹਾਂ ਤਿਆਗ ਕਿਹਾ ਜਾਂਦਾ ਹੈ। ਇੱਕ ਨਵਾਂ ਸੂਰਜ਼ ਸੰਸਾਰ ਦੇ ਧਰਮਾਂ ਵਿੱਚ ਉਦਯ ਹੋਣ ਲਈ

ਕਿਸੇ ਅਜ਼ਬੀ ਨੂੰ ਅਜ਼ਨਬੀ ਨੂੰ ਆਪਣੇ ਵਸਤਰ ਉਤਾਰ ਕੇ ਦਿੱਤੇ ਤੇ ਕੇਵਲ ਇੱਕ ਕੱਪੜਾ ਲੱਕ ਦੁਆਲੇ ਲਪੇਟਣ ਲਈ ਰੱਖ ਲਿਆ। ਉਹ ਜੰਗਲ ਵਿੱਚ ਇਕੱਲਾ ਤੁਰਦਾ ਗਿਆ, ਦੂਰ ਦੁਰਾਡੇ ਗਿਆ ਜਿੱਥੋਂ ਕਿੱਤੋਂ ਕੁੱਝ ਮਿਲਦਾ ਮੰਗ ਕੇ ਖਾ ਲੈਣਾ। ਤੇ ਨੀਂਦ ਆਉਣ ਤੇ ਰੁੱਖ ਹੇਠਾਂ ਸੌਂ ਜਾਣਾ, ਤੁਰਦਾ ਤੁਰਦਾ ਕਈ ਦਿਨਾਂ ਬਾਅਦ ਉਹ ਮਗਧ ਦੀ ਰਾਜਧਾਨੀ ਰਾਜਗ੍ਰਹਿ ਨੇੜੇ ਉਪੜ ਗਿਆ ਇਹ ਸ਼ਹਿਰ ਰਾਜਾ ਬਿੰਬੀਸਾਰ ਨੇ ਵਸਾਇਆ ਸੀ। ਸ਼ਹਿਰ ਤੋਂ ਬਾਹਰ, ਉਸਨੇ ਆਪਣਾ ਆਸਣ ਜਮਾਇਆ ਤੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਰਾਜਗ੍ਰਹਿ ਵਿੱਚ ਘਰੋਂ ਘਰੀ ਖ਼ਬਰ ਪਹੁੰਚ ਗਈ ਕਿ ਇੱਕ ਖੂਬਸੂਰਤ ਨੌਜਵਾਨ ਭੇਖੂ ਬਣਿਆ ਤਪ ਕਰ ਰਿਹਾ ਹੈ ਜਿਸਨੂੰ ਦੇਖਣ ਵਾਸਤੇ ਲੋਕ ਆਉਣ ਲੱਗ ਪਏ। ਇਹ ਖ਼ਬਰ ਰਾਜੇ ਬਿੰਬੀਸਾਰ ਤੱਕ ਵੀ ਪਹੁੰਚੀ ਉਹ ਵੀ ਦਰਸ਼ਨ ਕਰਨ ਆਇਆ, ਤੇ ਗੌਤਮ ਨੂੰ ਦੇਖ ਕੇ ਕਹਿਣ ਲੱਗਾ ਤੁਹਾਡੇ ਹੱਥ ਕਿਸੇ ਵੱਡੀ ਹਕੂਮਤ ਦੀ ਵਾਂਗਡੋਰ ਸੰਭਾਲਣ ਲਈ ਬਣੇ ਹੋਏ ਆ, ਹੇ ਸੰਨਿਆਸੀ ਭਿਖਾਰੀਆਂ ਦਾ ਲੋਟਾ ਤੁਹਾਡੇ ਹੱਥ ਵਿੱਚ ਸੋਭਾ ਨਹੀਂ ਦਿੰਦਾ ਸਿਧਾਰਥ ਨੇ ਕਿਹਾ, ਸਲਤਨਤ ਨਾਲੋਂ ਨਿਮਰਤਾ, ਪਵਿੱਤਰਤਾ, ਵੱਡੀਆਂ ਸ਼ਕਤੀਆਂ ਹਨ। ਜੇ ਮਹਿਲਾਂ ਵਿੱਚ ਸੁੱਖ ਹੁੰਦਾ ਤਾਂ ਰਾਜੇ ਸਾਧੂਆਂ ਪਾਸ ਜਾ ਕੇ ਫਰਿਆਦਾਂ ਨਾ ਕਰਦੇ। ਮੇਰੀ ਆਪ ਅੱਗੇ ਪ੍ਰਾਰਥਨਾ ਹੈ ਕਿ ਮੇਰੇ ਉੱਪਰ ਤਰਸ ਨਾ ਖਾਓ ਉਹਨਾਂ ਤੇ ਤਰਸ ਕਰੋ ਜਿਹਨਾਂ ਨੂੰ ਜ਼ਿੰਦਗੀ ਨੇ ਲਿਤਾੜ ਦਿੱਤਾ ਹੋਇਆ ਹੈ। ਬਾਦਸ਼ਾਹ ਨੇ ਸਤਿਕਾਰ ਨਾਲ ਸਿਰ ਝੁਕਾਇਆ ਤੇ ਕਿਹਾ ਮੇਰੀ ਕਾਮਨਾ ਹੈ। ਜਿਸ ਚੀਜ਼ ਦੀ ਤਲਾਸ਼ ਵਿੱਚ ਤੁਸੀਂ ਨਿਕਲੇ ਹੋ ਉਸਨੂੰ ਪ੍ਰਾਪਤ ਕਰੋ। ਜਦੋਂ ਤੁਹਾਨੂੰ ਹਾਸਿਲ ਹੋ ਜਾਵੇ ਮੇਰੀ ਬੇਨਤੀ ਹੈ ਫਿਰ ਇੱਧਰ ਆਉਣਾ। ਮੈਂ ਤੁਹਾਡਾ ਸਿੱਖ ਬਣਨਾ ਚਾਹਾਂਗਾ। ਇਹ ਘਟਨਾ ਪੰਜ ਸੌ ਬਾਈ ਪੂਰਵ ਈਸਾ ਦੀ ਹੈ। ਜਦੋਂ ਬਿੰਬੀਸਾਰ ਗੌਤਮ ਨੂੰ ਮਿਲਿਆ। ਉਹ ਜੰਗਲਾਂ ਵਿੱਚ ਘੁੰਮਦਾ ਫਿਰਦਾ ਰਿਹਾ ਕਈ ਸਾਧੂਆਂ ਨੂੰ ਮਿਲਿਆ ਤੇ ਚੰਗੀਆਂ ਚੰਗੀਆਂ ਗੱਲਾਂ ਸਿੱਖੀਆਂ। ਪਰ ਉਸਨੂੰ ਤਸੱਲੀ ਨਾ ਹੋਈ। ਉਸਨੇ ਸਾਕੇ ਕੱਟਣੇ ਸ਼ੁਰੂ ਪੰਜ ਹੋਰ ਸਾਧੂਆਂ ਨਾਲ ਰਲ ਕੇ ਹਠ ਤਪ ਸ਼ੁਰੂ ਕੀਤਾ। ਇੰਨੀ ਸਖ਼ਤੀ ਕੀਤੀ ਕਿ ਕਈ ਵਾਰ ਬੇਹੋਸ਼ ਹੋ ਜਾਂਦਾ ਇੱਕ ਵਾਰ ਤਾਂ ਸਮਾਧੀ ਇੰਨੀ ਲੰਬੀ ਹੋ ਗਈ ਕਿ ਨਾਲ ਦੇ ਸਾਧੂਆਂ ਨੇ ਉਸਨੂੰ ਮ੍ਰਿਤਕ ਸਮਝ ਲਿਆ।

ਕਿਸੇੇ ਘਰ ਦੇ ਬੂਹੇ ਅੱਗੇ ਆਪਣੇ ਖੱਬੇ ਹੱਥ ਦੀ ਹਥੇਲੀ ਫੈਲਾ ਕੇ ਭੀਖ ਮੰਗਦਾ ਜੋ ਵੀ ਮਿਲਦਾ ਬਾਸੀ ਰੋਟੀ ਜਾਂ ਦਾਣੇ ਚਬਾ ਕੇ ਨਦੀ ਦਾ ਪਾਣੀ ਪੀ ਲੈਂਦਾ ਤੇ ਅਗਲੀ ਸਵੇਰ ਤੱਕ ਤਪੱਸਿਆ ਕਰਦਾ ਜੇ ਘਰੋਂ ਇਨਕਾਰ ਹੋ ਜਾਂਦਾ। ਤਦ ਉਹ ਬਿਨਾਂ ਕੁੱਝ ਖਾਧੇ ਅਗਲੇ ਅੱਠ ਪਹਿਰ ਤਪੱਸਿਆ ਕਰਦਾ ਇਉਂ ਕਰਦਿਆਂ ਕਰਦਿਆਂ ਕਈ ਸਾਲ ਬੀਤ ਗਏ ਤਾਂ ਉਹ ਹੱਡੀਆਂ ਦਾ ਪਿੰਜਰ ਬਣ ਗਿਆ। ਇੱਕ ਵਾਰ ਗੌਤਮ ਨੇ ਆਪਣੇ ਚੇਲਿਆਂ ਨੂੰ ਇਹਨਾਂ ਦਿਨਾਂ ਬਾਰੇ ਯਾਦ ਕਰਦਿਆਂ ਦੱਸਿਆ ਕਿ ਮੈਂ ਬਹੁਤ ਘੱਟ ਖੁਰਾਕ ਉੱਤੇ ਗੁਜ਼ਾਰਾ ਕਰਦਾ। ਇਉਂ ਕਰਦਿਆਂ ਹਫ਼ਤੇ ਮਹੀਨੇ ਤੇ ਸਾਲ ਬੀਤਦੇ ਗਏ ਜਦੋਂ ਮੈਂ ਮਹਿਲ ਵਿੱਚੋਂ ਨਿਕਲਿਆ ਸਾਂ ਤਾਂ ਇਸ ਤਰ੍ਹਾਂ ਦਾ ਸਾਂ ਜਿਵੇਂ ਮਿਹਨਤੀ ਕਿਸਾਨ ਤੇ ਉਪਜਾਊ ਜ਼ਮੀਨ ਵਿੱਚ ਖਾਦ ਪਾ ਕੇ ਗੰਨਾ ਪੈਦਾ ਕੀਤਾ ਹੋਵੇ। ਅਜਿਹਾ ਰਸ ਦਾ ਇੱਕ ਗੰਨਾ ਸਿਹਤਮੰਦ ਹੋਣ ਕਰਕੇ ਸੋਹਣਾ ਲੱਗਦਾ ਹੈ ਉਸ ਗੰਨੇ ਨੂੰ ਜੇਠ ਮਹੀਨੇ ਦੀ ਲੂੰਅ ਵਿੱਚ ਕਈ ਦਿਨ ਵਾਸਤੇ ਧੁੱਪ ਸੁੱਟ ਦਿਓ ਤਾਂ ਉਸਦੀਆਂ ਪੂਲੀਆਂ ਫਟ ਜਾਂਦੀਆਂ ਹਨ। ਉਹ ਵਿੰਗਾ ਟੇਡਾ ਹੋ ਜਾਂਦਾ ਹੈ ਕਿਤੋਂ ਹਰਾ, ਕਿਤੋਂ ਕਾਲਾ, ਕਿਤੋਂ ਪੀਲਾ ਹੋ ਜਾਂਦਾ ਹੈ। ਮੇਰੀ ਲੱਤਾਂ ਬਾਹਾਂ ਦੀ ਹਾਲਤ ਇਹੋ ਜਿਹੇ ਸੁੱਕੇ ਗੰਨੇ ਵਰਗੀ ਹੋ ਗਈ ਸੀ ਇੱਕ ਦਿਨ ਮੇਰੇ ਲਾਗਿਓ ਯਾਤਰੂ ਲੰਘੇ। ਇੱਕ ਬੰਦਾ ਕਹਿਣ ਲੱਗਾ ਉਹ ਹੋ ਦੇਖੋ ਕਿੰਨਾ ਪੀਲਾ ਰੰਗ ਹੈ, ਇਸ ਸੰਨਿਆਸੀ ਦਾ, ਦਿਨ ਲੰਘੇ ਮੁਸਾਫ਼ਰਾਂ ਦੀ ਇੱਕ ਹੋਰ ਟੋਲੀ ਆਈ ਤੇ ਇੱਕ ਔਰਤ ਨੇ ਮੇਰੇ ਵੱਲ ਇੱਕ ਔਰਤ ਮੇਰੇ ਵੱਲ ਦੇਖ ਕੇ ਡਰ ਗਈ। ਤੇ ਆਪਣੇ ਨਾਲ ਦੇ ਹਮਰਾਹੀਆਂ ਨੂੰ ਕਹਿਣ ਲੱਗੀ ਦੇਖੋ ਦੇਖੋ ਕਿੰਨਾ ਕਾਲਾ ਰੰਗ ਹੈ ਇਸ ਤਪੱਸਵੀ ਦਾ ਮੇਰੇ ਰੰਗ ਬਾਰੇ ਮੱਤਭੇਦ ਸਨ। ਤੁਸੀਂ ਆਪਣੀ ਪਿੱਠ ਤੇ ਹੱਥ ਫੇਰ ਦਿਓ ਤਾਂ ਤੁਹਾਨੂੰ ਰੀੜ ਦੀ ਹੱਡੀ ਮਹਿਸੂਸ ਹੁੰਦੀ ਹੈ। ਮੈਂ ਪੇਟ ਤੇ ਪੇਟ ਉੱਪਰ ਹੱਥ ਫੇਰਦਾ ਸਾਂ ਤਾਂ ਰੀੜ ਦੀ ਹੱਡੀ ਮਹਿਸੂਸ ਹੁੰਦੀ ਸੀ। ਪੇਟ ਕਿੱਥੇ ਰਹਿ ਗਿਆ ਸੀ ਜਿਸਨੂੰ ਮੈਂ ਪੇਟ ਆਖਦਾ ਸਾਂ ਉੱਥੇ ਤਾਂ ਗਿੱਲੇ ਰੇਤ ਉੱਪਰ ਊਠ ਦੀ ਇੱਕ ਪੈੜ ਬਚੀ ਸੀ ਕੇਵਲ, ਪੇਟ ਨਹੀਂ ਰਿਹਾ ਸੀ। ਇੱਕ ਦਿਨ ਮੈਂ ਬੈਠਿਆਂ ਬੈਠਿਆਂ ਆਪਣੀਆਂ ਬਾਹਾਂ ਤੇ ਨਜ਼ਰ ਮਾਰੀ ਲੰਮੇ ਲੰਮੇ ਬਾਲ ਉੱਗੇ ਹੋਏ ਸਨ ਸੱਜਾ ਹੱਥ ਮੈਂ ਆਪਣੀ ਖੱਬੀ ਬਾਂਹ ਤੇ ਫੇਰਿਆ, ਤਾਂ ਸਾਰੇ ਵਾਲ ਝੜ ਕੇ ਜ਼ਮੀਨ ਤੇ ਡਿੱਗ ਪਏ ਮੇਰੀ ਚਮੜੀ ਵਿੱਚ ਸ਼ੱਤਿਆ ਨਾ ਰਹੀ ਕਿ ਉਹ ਵਾਲਾ ਨੂੰ ਪਕੜ ਕੇ ਰੱਖ ਸਕੇ ਸਰੀਰ ਨਿਰਬਲ ਹੋ ਚੁੱਕਾ ਸੀ ਜਿਸਨੂੰ ਮੈਂ ਸਰੀਰ ਆਖਦਾ ਸਾਂ ਸਰੀਰ ਕਿੱਥੇ ਸੀ ਇਹ ਜਿਵੇਂ ਝੋਂਪੜੀ ਦਾ ਮਾਲਕ ਉੱਜੜ ਜਾਵੇ ਤੇ ਮੁੱਦਤ ਤੱਕ ਵਾਪਸ ਨਾ ਆਵੇ ਤਾਂ ਝੋਂਪੜੀ ਦਾ ਘਾਹ ਫੂਸ ਸਭ ਉੱਡ ਜਾਂਦਾ ਹੈ, ਤੇ ਕੁੱਝ ਵਿੰਗੇ ਟੇਡੇ ਟੁੱਟੇ ਭੱਜੇ ਬਾਂਸ ਦੇ ਡੰਡੇ ਦਿਖਾਈ ਦਿੰਦੇ ਹਨ। ਇਸ ਸਰੀਰ ਵਿੱਚੋਂ

ਕਿ ਜਵਾਨ ਔਰਤ ਆਈ ਤੇ ਸਿਧਾਰਥ ਅੱਗੇ ਸਤਿਕਾਰ ਨਾਲ ਇੱਕ ਕਟੋਰਾ ਲਿਆ ਰੱਖਿਆ ਜਿਸ ਵਿੱਚ ਖੀਰ ਰਿੰਨ ਕੇ ਲਿਆਈ ਸੀ ਸਿਧਾਰਥ ਨੇ ਥੋੜ੍ਹੀ ਖੀਰ ਖਾਣ ਲਈ ਹਮੇਸ਼ਾ ਵਾਂਗ ਆਪਣਾ ਖੱਬਾ ਹੱਥ ਅੱਗੇ ਫੈਲਾਇਆ ਤੇ ਨੇੜਿਓ ਹੀ ਗਵੱਈਆ ਦੀ ਇੱਕ ਟੋਲੀ ਲੰਘੀ ਰਸਤੇ ਰਸਤੇ ਤੁਰੇ ਜਾਂਦੇ ਉਹ ਜਿਹੜਾ ਗੀਤ ਗਾ ਰਹੇ ਸਨ ਉਸਦੇ ਬੋਲ ਸਨ ਆਪਣੇ ਸਾਰੰਗੀ ਦੀਆਂ ਤਾੜਾਂ ਤਾਰਾਂ ਨੂੰ ਇੰਨੀਆਾਂਂ ਨਾ ਕੱਸ ਕਿ ਟੁੱਟ ਹੀ ਜਾਣ, ਆਪਣੀਆਂ ਸਾਰੰਗੀ ਦੀਆਂ ਤਾਰਾਂ ਨੂੰ ਇੰਨੀਆਂ ਢਿੱਲੀਆਂ ਨਾ ਛੱਡ ਕੇ ਸੰਗੀਤ ਪੈਦਾ ਹੀ ਨਾ ਹੋਵੇ ਸਿਧਾਰਥ ਨੂੰ ਪ੍ਰਤੀਤ ਹੋਇਆ ਇਹ ਤਾਂ ਜ਼ਿੰਦਗੀ ਦਾ ਰਹੱਸ ਹੈ ਐਸ਼ਵਰਜ ਵਿੱਚ ਖਚਿਤ ਹੋਣ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੋਵੇਗੀ ਨਾ ਇਹ ਪ੍ਰਾਪਤੀ ਫਾਕੇ ਕੱਟਣ ਨਾਲ ਹੋਵੇਗੀ। ਇੱਥੇ ਹੀ ਉਸ ਦੇ ਚਲਾਏ ਧਰਮ ਦਾ ਮੱਧ ਮਾਰਗ ਦਾ ਸਿਧਾਂਤ ਪੈਦਾ ਹੁੰਦਾ ਹੈ। ਇਹ ਔਰਤ ਨੇੜੇ ਦੇ ਪਿੰਡ ਵਿਚੋਂ ਆਈ ਸੀ। ਗੌਤਮ ਨੇ ਖੀਰ ਦਾ ਸਾਰਾ ਕਟੋਰਾ ਖਾਧਾ। ਇਸ ਔਰਤ ਨੂੰ ਅਸੀਸਾਂ ਦਿੱਤੀਆਂ ਤੇ ਪੁੱਛਿਆ ਕਿਵੇਂ ਆਈ ਕੀ ਕੋਈ ਦੁੱਖ ਤਕਲੀਫ ਹੈ ਉਸ ਨੇ ਕਿਹਾ ‘ਜੀ ਮੇਰਾ ਨਾਮ ਸੁਜਾਤਾ ਹੈ, ਘਰ ਵਿਚ ਸੁਖ ਸ਼ਾਂਤੀ ਹੈ, ਕੋਈ ਦੁਖ ਤਕਲੀਫ ਨਹੀਂ, ਮੇਰੀ ਗਾਂ ਸੂਈ ਹੈ। ਗਾਂ ਦੇ ਸੂਣ ਤੋਂ ਪਹਿਲਾਂ ਮੈਂ ਫੈਸਲਾ ਕਰ ਲਿਆ ਸੀ ਜਦੋਂ ਪਹਿਲੀ ਵਾਰ ਇਸ ਦਾ ਦੁੱਧ ਘਰ ਵਿਚ ਰੱਖਾਂਗੀ ਤਾਂ ਖੀਰ ਬਣਾ ਕੇ ਕਿਸੇ ਸਾਧੂ ਨੂੰ ਖੁਆਵਾਂਗੀ। ਆਪ ਦੀ ਅਸੀਸ ਲੈਣ ਆਈ ਹਾਂ। ਗੌਤਮ ਨੇ ਉਸ ਨੂੰ ਸਦਾ ਸੁਖੀ ਰਹਿਣ ਲਈ ਰਹਿਣ ਦੀਆਨ ਅਸੀਸਾਂ ਦਿੱਤੀਆਂ। ਉਸ ਦੇ ਜਾਣ ਉਪਰੰਤ ਉਹ ਉਠਿਆ, ਹੌਲੀ-ਹੌਲੀ ਨਦੀ ਤਕ ਗਿਆ, ਹੱਥ ਮੂੰਹ ਧੋਤੇ, ਪਾਣੀ ਪੀਤਾ ਤੇ ਵਾਪਸ ਆਪਣੇ ਚੁਣੇ ਰੁੱਖ ਵੱਲ ਆਣ ਲੱਗਾ ਇਧਰ ਉਧਰ ਸੁੱਕਾ ਘਾਹ ਸੀ। ਉਸ ਨੇ ਆਪਣੇ ਕਮਜ਼ੋਰ ਹੱਥਾਂ ਨਾਲ ਘਾਹ ਇਕੱਠਾ ਕੀਤਾ ਤੇ ਉਸ ਦਾ ਇਕ ਨਿੱਕਾ ਜਿਹਾ ਗੱਦਾ ਬਣਾਇਆ ਇਸ ਆਸਣ ਤੇ ਬੈਠ ਕੇ ਉਸ ਨੇ ਫਿਰ ਬੰਦਗੀ ਸ਼ੁਰੂ ਕਰ ਦਿੱਤੀ, ਅਚਾਨਕ ਉਸ ਦਾ ਅੰਦਰ ਬਹੁਤ ਪ੍ਰਕਾਸ਼ਵਾਨ ਹੋ ਗਿਆ। ਨਿਰਵਾਣ ਪ੍ਰਾਪਤ ਹੋ ਗਿਆ ਸੀ ਇਹ ਉਚਤਮ ਅਨੁਭਵ ਇਕ ਤੋਂ ਬਾਅਦ ਇਕ, ਉਸ ਨੂੰ ਲਗਾਤਾਰ ਪ੍ਰਾਪਤ ਹੋਏ ਤੇ ਹਰ ਵਾਰ ਉਹ ਉਚੇਰੀ ਮ ਮੰਜ਼ਿਲ ਤੇ ਪਹੁੰਚਦਾ ਜਿਸ ਵਸਤ ਦੀ ਉਸ ਨੂੰ ਤਲਾਸ਼ ਸੀ ਉਹ ਪ੍ਰਾਪਤ ਹੋ ਗਈ ਸੀ। ਹੁਣ ਇਸ ਦੇ ਪ੍ਰਚਾਰ ਦੀ ਲੋੜ ਸੀ, ਬੁੱਧ ਦਾ ਦਿਲ ਕੀਤਾ ਕਿ ਆਪਣੀ ਪ੍ਰਾਪਤੀ ਦਾ ਰਹੱਸ ਸਭ ਤੋਂ ਪਹਿਲਾਂ ਉਨ੍ਹਾਂ ਗੁਰੂਆਂ ਸਾਹਮਣੇ ਖੋਲ੍ਹਿਆ ਜਾਵੇ, ਜਿਨ੍ਹਾਂ ਨੇ ਸ਼ੁਰੂ ਵਿਚ ਉਸ ਨੂੰ ਸਿੱਖਿਆ ਦਿੱਤੀ ਸੀ। ਪਰ ਉਹ ਸਾਰੇ ਇਸ ਸੰਸਾਰ ਵਿਚੋਂ ਵਿਦਾ ਹੋਏ ਸਨ। ਬੁੱਧ ਨਾਲ ਜਿਹੜੇ ਪੰਜ ਸਾਥੀ ਹੋਰ ਤਪ ਕਰਦੇ ਸਨ, ਜਦੋਂ ਉਨ੍ਹਾਂ ਨੇ ਦੇਖਿਆ ਕਿ ਉਹ ਖਾਣ ਪੀਣ ਲੱਗ ਗਿਆ ਹੈ ਤਾਂ ਉਸ ਨੂੰ ਪਾਪੀ ਆਖ ਕੇ ਛੱਡ ਗਏ ਬੁੱਧ ਨੇ ਸੋਚਿਆ, ਉਨ੍ਹਾਂ ਨੂੰ ਇਸ ਨਵੇਂ ਧਰਮ ਦਾ ਉਪਦੇਸ਼ ਦਿੱਤਾ ਜਾਵੇ। ਪਤਾ ਲੱਗਾ ਕਿ ਉਹ ਬਨਾਰਸ ਲਾਗੇ ਸਾਰਨਾਥ ਦੇ ਸਥਾਨ ਵਿਖੇ ਵਿਖੇ ਸਨ, ਗੌਤਮ ਉਥੇ ਉਨ੍ਹਾਂ ਪਾਸ ਗਿਆ, ਇਨ੍ਹਾਂ ਪੰਜ ਤਪੱਸਵੀਆਂ ਨੂੰ ਉਸ ਨੇ ਪਹਿਲਾ ਬੋਧ-ਉਪਦੇਸ਼ ਦਿੱਤਾ, ਪਾਲੀ ਗ੍ਰੰਥਾਂ ਵਿਚ ਲਿਖਿਆ ਮਿਲਦਾ ਹੈ ਇੱਥੇ ਉਸ ਨੇ ਧਰਮ ਰਥ ਦੇ ਪਹੀਏ ਨੂੰ ਪਹਿਲਾ ਗੇੜਾ ਦਿੱਤਾ, ਚਾਰ ਆਰੀਆ ਸੱਚ, ਅਸ਼ਟਾਂਗ ਮਾਰਗ ਅਤੇ ਨਿਰਵਾਣ ਉਪਰ ਉਪਦੇਸ਼ ਦਿੱਤੇ ਬਹੁਤ ਸਾਰੇ ਲੋਕ ਬੋਧਸੰਘ ਵਿਚ ਸ਼ਾਮਲ ਹੋਣ ਲੱਗੇ। ਰਾਜਾ ਬਿੰਬੀਸਾਰ ਸਿਧਾਰਥ ਦਾ ਸ਼ਾਗਿਰਦ ਬਣਿਆ ਵੱਡੀ ਗਿਣਤੀ ਵਿਚ ਅਖਾਉਤੀ ਅਛੂਤ ਅਤੇ ਵਿਦਵਾਨ ਬ੍ਰਾਹਮਣ ਬੋਧੀ ਬਣ ਗਏ ਤੇ ਦੇਰ ਤੋਂ ਭਾਰਤ ਵਿਚ ਪ੍ਰਚਲਤ ਵੈਦਿਕ ਕਰਮਕਾਂਡ ਨੂੰ ਭਾਰੀ ਸੱਟ ਵੱਜੀ। ਬੁੱਧ ਨੇ ਮਾਗਧੀ ਅਤੇ ਪਾਲੀ ਲੋਕ ਬੋਲੀਆਂ ਵਿਚ ਉਪਦੇਸ਼ ਦਿੱਤੇ ਵੈਦਿਕ ਸੰਸਕ੍ਰਿਤ ਕੇਵਲ ਬ੍ਰਾਹਮਣਾਂ ਦੀ ਭਾਸ਼ਾ ਬਣ ਕੇ ਰਹਿ ਗਈ ਸੀ। ਜੋ ਜਨ ਸਾਧਾਰਣ ਦੀ ਪਹੁੰਚ ਤੋਂ ਪਰੇ ਸੀ ਭਾਰੀ ਗਿਣਤੀ ਵਿਚ ਲੋਕ ਆਕਰਸ਼ਿਤ ਹੋਣ ਲੱਗੇ। ਸਖ਼ਤ ਬੰਦਸ਼ਾਂ ਨਹੀਂ ਸਨ, ਜਿਹੜਾ ਵਿਅਕਤੀ ਸੰਘ ਵਿਚ ਰਹਿੰਦਿਆਂ ਮਹਿਸੂਸ ਕਰਨ ਲਗਦਾ ਕਿ ਉਸ ਨੇ ਸ਼ਾਮਲ ਹੋ ਕੇ ਗਲਤੀ ਕੀਤੀ ਹੈ, ਉਸ ਨੂੰ ਸੰ ਸੰਘ ਛੱਡਣ ਦੀ ਆਗਿਆ ਸੀ ਨਿਰਵਾਣ ਪ੍ਰਾਪਤੀ ਤੋਂ ਬਾਅਦ ਦੇਰ ਤੱਕ ਸਿਧਾਰਥ

ਬੁੱਧ ਨੂੰ ਸੱਦਣ ਲਈ ਵਿਸ਼ੇਸ਼ ਦੂਤ ਭੇਜੇ ਰਾਜ ਦੂਤ ਨੇ ਕਿਹਾ, ਹੇ ਸੁਆਮੀ, ਪਰਜਾ ਆਪਦੇ ਪ੍ਰਬਚਨ ਸੁਣਨ ਅਤੇ ਦਰਸ਼ਨ ਕਰਨ ਦੀ ਇੱਛੁਕ ਹੈ ਮਹਾਰਾਜ ਸੁਸ਼ੋਧਨ ਨੇ ਕਿਹਾ ਇਕ ਕੰਵਲ ਫੁੱਲ ਮੁੱਦਤ ਤੋਂ ਅੰਧਕਾਰ ਵਿਚ ਬੰਦ ਪਿਆ ਉਡੀਕ ਰਿਹਾ ਹੈ ਕਿ ਇੱਧਰ ਵੀ ਕਦੀ ਸੂਰਜ ਚੜ੍ਹੇ ਤੇ ਇਹ ਕੰਵਲ ਖਿੜੇ ਬੁੱਧ ਖਾਮੋਸ਼ ਰਿਹਾ ਤਾਂ ਰਾਜ ਦੂਤ ਨੇ ਫਿਰ ਕਿਹਾ, ਮਹਾਰਾਜ ਸੁਸ਼ੋਧਨ ਨੇ ਫਰਮਾਇਆ ਹੈ ਕਿ ਮਹਿਲਾਂ ਵਿਚੋਂ ਕੋਈ ਵਸਤੂ ਯੁਵਰਾਜ ਤੋਂ ਛੁਪਾਈ ਨਹੀਂ ਸੀ, ਉਹ ਸ਼ੋ ਖੁਦ ਛੱਡ ਗਿਆ, ਉਸ ਦੀ ਮਰਜ਼ੀ, ਪਰ ਹੁਣ ਉਸਨੂੰ ਇਕ ਖਜ਼ਾਨਾ ਮਿਲਿਆ ਹੈ ਜੋ ਉਹ ਦੁਨੀਆਂ ਵਿਚ ਵੰਡਦਾ ਫਿਰਦਾ ਹੈ। ਕੀ ਅਸੀਂ ਉਸ ਖ਼ਜ਼ਾਨੇ ਤੋਂ ਇਸ ਕਰਕੇ ਵੰਚਿਤ ਰਹਾਂਗੇ ਕਿ ਅਸੀਂ ਉਸਦੇ ਰਿਸ਼ਤੇਦਾਰ ਹਾਂ ਬੁੱਧ ਨੇ ਸੱਦਾ ਮਨਜੂਰ ਕਰ ਲਿਆ ਤੇ ਭਿੱਖੂਆਂ ਸਮੇਤ ਕਪਿਲਵਸਤੂ ਵੱਲ ਚਾਲੇ ਪਾ ਦਿੱਤੇ। ਉਸ ਨੇ ਕਪਿਲਵਸਤੂ ਸ਼ਹਿਰ ਦੇ ਬਾਹਰਵਾਰ ਅੰਬਾਂ ਦੇ ਬਾਗ ਵਿਚ ਡੇਰੇ ਲਾ ਲਏ ਮਹਿਲ ਵਿਚ ਖੁਸ਼ੀਆਂ ਦੀ ਲਹਿਰ ਦੌੜ ਗਈ ਜਦੋਂ ਪਤਾ ਲੱਗਾ ਕਿ ਯੁਵਰਾਜ ਆਇਆ ਹੈ, ਪਿਤਾ ਤਿਆਰ ਹੋਣ ਲੱਗਾ ਤਾਂ ਯਸ਼ੋਧਰਾ ਨੂੰ ਸੁਨੇਹਾ ਭੇਜਿਆ ਕਿ ਤਿਆਰ ਹੋ ਜਾਓ, ਯੁਵਰਾਜ ਪਾਸ ਚੱਲਾਂਗੇ, ਯਸ਼ੋਧਰਾ ਨੇ ਉੱਤਰ ਭੇਜਿਆ ਕਿ ਉਹ ਉਥੇ ਜਾਣ ਦੀ ਇਛੁੱਕ ਨਹੀਂ ਪਿਤਾ ਨੇ ਫਿਰ ਸੁਨੇਹਾ ਭੇਜਿਆ ਤਾਂ ਯਸ਼ੋਧਰਾ ਨੇ ਕਿਹਾ ਕੇਵਲ ਮੈਂ ਹੀ ਨਹੀਂ, ਰਾਹੁਲ ਨੂੰ ਵੀ ਉਥੇ ਨਹੀਂ ਜਾਣ ਦਿੱਤਾ ਜਾਵੇਗਾ। ਰਾਜਾ ਸੁਸ਼ੋਧਨ ਯਸ਼ੋਧਰਾ ਦੇ ਮਹਿਲ ਵਿਚ ਆਪ ਚਲਾ ਗਿਆ ਤੇ ਕਹਿਣ ਲੱਗਾ ਪੁੱਤਰੀ ਜ਼ਿਦ ਉਚਿਤ ਨਹੀਂ, ਪਤਾ ਨਹੀਂ ਕਿਵੇਂ ਉਹ ਸਾਡੇ ਦੇਸ ਵਲ ਆ ਆ ਗਿਆ ਹੈ। ਪਤਾ ਨਹੀਂ ਫਿਰ ਕਦੀ ਆਵੇ ਕਿ ਨਾ। ਉਸ ਨੇ ਬਹੁਤ ਦੁਖ ਝੱਲੇ ਹਨ, ਸਾਨੂੰ ਜਾਣਾ ਚਾਹੀਦਾ ਹੈ ਯਸ਼ੋਧਰਾ ਨੇ ਕਿਹਾ ਮਹਿਲ ਵਿਚੋਂ ਬਣਵਾਸ ਲੈਣ ਦਾ ਫੈਸਲਾ ਉਸ ਦਾ ਆਪ ਆਪਣਾ ਸੀ ਪਿਤਾ ਜੀ, ਆਪਣੀ ਮਰਜੀ ਨਾਲ ਉਹ ਵਾਪਸ ਆਇਆ ਹੈ, ਉਸ ਦਾ ਆਉਣਾ ਜਾਂ ਨਾ ਆਉਣਾ ਮੇਰੇ ਲਈ ਅਰਥਹੀਣ ਹੈ ਕਿਉਂਕਿ ਇਨ੍ਹਾਂ ਫੈਸਲਿਆਂ ਵਿਚ ਮੈਂ ਹਿੱਸੇਦਾਰ ਨਹੀਂ ਹਾਂ ਰਹੀ ਗੱਲ ਦੁਖ ਝੱਲਣ ਦੀ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ, ਉਸ ਨੇ ਆਪਣੀ ਮਰਜ਼ੀ ਨਾਲ ਭੁੱਖਾਂ ਤ੍ਰੇਹਾਂ ਅਤੇ ਹੋਰ ਕਸ਼ਟ ਝੱਲੇ। ਜਿਹੜਾ ਕੰਮ ਆਪਣੀ ਮਰਜ਼ੀ ਨਾਲ ਕੀਤਾ ਜਾਵੇ, ਉਸ ਕੰਮ ਨੂੰ ਕਰਨ ਵਿਚ ਕੀ ਦੁੱਖ ਅਸੀਂ ਉਹ ਅਭਾਗੇ ਹਾਂ ਜਿਨ੍ਹਾਂ ਨੂੰ ਕਸ਼ਟ ਸਾਡੀ ਮਰਜ਼ੀ ਤੋਂ ਬਗੈਰ ਮਿਲੇ ਪਤਾ ਲੱਗਾ ਹੈ ਕਿ ਉਹ ਆਪਣੇ ਪ੍ਰਬਚਨਾ ਵਿਚ ਕਹਿੰਦਾ ਹੈ ਇੱਛਤ ਵਸਤੂ ਨਾ ਮਿਲੇ ਤਾਂ ਦੁੱਖ ਜੇ ਅਣਇੱਛ ਵ ਅਣਇੱਛਿਤ ਵਸਤੂ ਮਿਲੇ ਤਾਂ ਦੁੱਖ, ਸਭ ਦੁੱਖ ਹੀ ਦੁੱਖ ਹੈ, ਪਿਤਾ ਜੀ ਉਸ ਨੂੰ ਇੱਛਿਤ ਵਸਤਾਂ ਮਿਲੀਆਂ ਅਤੇ ਸਾਨੂੰ ਜੋ ਵਿਛੋੜਾ ਮਿਲਿਆ ਉਹ ਪ੍ਰਾਪਤ ਕਰਨ ਦੀ ਸਾਡੀ ਇੱਛਾ ਨਹੀਂ ਸੀ, ਮਹਾਰਾਜ ਨੇ ਫਿਰ ਕਿਹਾ,

ਕਿ ਭਰੇ ਮਨ ਨਾਲ ਪਿਤਾ ਆਪਣੇ ਮਹਾਂਮੰਤਰੀ ਅਤੇ ਸੈਨਾਪਤੀ ਸਮੇਤ ਸਿਧਾਰਥ ਦੇ ਦਰਸ਼ਨ ਕਰਨ ਤੁਰ ਪਿਆ ਬੁੱਧ, ਭਿੱਖੂਆਂ ਦੇ ਵਿਚਕਾਰ ਬੈਠਾ ਸੀ ਮਹਾਂਮੰਤਰੀ, ਸੈਨਾਪਤੀ ਅਤੇ ਮਹਾਰਾਜ ਸੁਸ਼ੋਧਨ ਨੇ ਇਸ ਤਪੱਸਵੀ ਦੇ ਚਰਨੀ ਹੱਥ ਲਾਏ, ਬਾਕੀ ਲੋਕ ਪਿਛੇ ਹੱਟ ਗਏ ਪਿਤਾ ਆਪਣੇ ਬੇਟੇ ਦੇ ਸਾਹਮਣੇ ਹੋ ਕੇ ਨਜ਼ਦੀਕ ਬੈਠ ਗਿਆ, ਦੇਰ ਤਕ ਪਿਉ ਪੁੱਤਰ ਖਾਮੋਸ਼ ਬੈਠੇ ਰਹੇ ਸਿਧਾਰਥ ਚੁੱਪ ਸੀ ਕਿਉਂਕਿ ਜੁੱਗਾਂ ਦੀ ਅਨੰਤ ਸ਼ਾਂਤੀ ਉਸ ਦੇ ਦਿਲ ਅੰਦਰ ਸਮਾਈ ਹੋਈ ਸੀ। ਗੱਲ ਕਰਨ ਜਾਂ ਗੱਲ ਸੁਣਨ ਦੀ ਉਸ ਨੂੰ ਕਾਹਲ ਨਹੀਂ ਸੀ। ਬਜ਼ੁਰਗ ਪਿਤਾ ਮਹਾਰਾਜ ਸੁਸ਼ੋਧਨ ਇਸ ਕਰਕੇ ਚੁਪ ਰਿਹਾ ਕਿਉਂਕਿ ਇਹ ਘੜਾ ਪੂਰੀ ਤਰ੍ਹਾਂ ਭਰ ਚੁੱਕਿਆ ਹੋਇਆ ਸੀ ਤੇ ਕਿਸੇ ਵੇਲੇ ਵੀ ਛਲਕ ਸਕਦਾ ਸੀ ਦਿਲ ਕਰੜਾ ਕਰਕੇ ਆਖਿਰ ਉਹ ਬੋਲਿਆ, ਕੀ ਤੁਸੀਂ ਸਾਡੇ ਤੋਂ ਏਨੀ ਦੂਰ ਚਲੇ ਗਏ ਹੋ। ਸਿਧਾਰਥ ਨੇ Hello

ਹਾਂ ਠੀਕ ਚਾਚੀ, ਤੂੰ ਕੀ ਕਰਦੀ? ਹਾਂ ਕੁਛ ਨੀ ਤੂੰ ਕੀ ਕਰਨਡੀ ਹੈ? ਹਾਂ ਕੁਛ ਨੀ ਬੈਠੀ ਹੋਰ

ਹਾਂ ਨਿਆਣੇ ਠੀਕ ਠਾਕ ਹੈ ਤੇ ਤੂੰ ਸੁਣਾ ਆਪਣੀ ਨਿਆਣਿਆਂ ਦੀ, ਰੋਟੀ ਖਵਾ ਆਈ ਹੈ? ਹਾਂ ਚਾਚੀ ਰੋਟੀ ਖਵਾ ਦਿੱਤੀ ਹਾਂ।

ਅਸੀਂ ਦਾਲ ਬਣਾਈ ਤੇ ਨਾਲ ਅੱਜ ਚਟਣੀ ਕੁੱਟੀ ਲਾਲ ਟਮਾਟਰ ਪਾ ਕੇ ਅੰਬੀ, ਗੰਡਾ। ਠੀਕ ਹੈ। ਹਾਂ ਠੀਕ ਹੈ ਚਾਚੀ ਸੁਨਾਰਾ ਸੌਂ ਗਈ ਉਹਨੂੰ ਸਵਾ ਵੀ ਦਿੱਤਾ। ਉਹ ਅੱਜ ਚਾਚੀ ਸੁੱਤੀ ਨੇ ਬੜਾ ਕੀਤਾ

ਅੱਛਾ ਹਾਂ ਨਿਆਣੇ ਸੌ ਜਾਣ ਤੇ ਫਿਰ ਹੁੰਦਾ ਵਾ

ਅੱਜ ਉੱਠੀ ਬੜੀ late ਸੀ, ਨੋਂ ਵਜੇ ਤੇ ਸੁੱਤੀ ਉੱਠੀ ਸੀ

ਰੋਟੀ ਖਾ ਕੇ ਆਇਆ ਮੈਂ ਕਿਹਾ ਜੋਤੀ ਭਾਂਡੇ ਭੂੰਡੇ ਮਾਂਜਣਡੀ

ਹਾਂ ਸਾਡੀ ਸੀ ਅਸੀਂ ਕਰੀ ਸੀ ਅੱਜ ਚਾਹ। ਠੀਕ ਹੈ ਹੋਰ।

ਆਹੋ ਨਹੀਂ ਵਧੀਆ ਹਨਾ।

ਮੈਂ ਚੂਚੇ ਰੱਖਣੇ ਹੈਗੇ ਉਹਨੇ ਬਣਾਇਆ ਹੋਇਆ, ਅੱਜ ਖੁੱਡਾ ਬਣਾਉਣ ਲੱਗਾ ਮਿੱਟੀ ਮੁਟੀ ਲੈ ਕੇ ਆਇਆ ਹਾਲੇ ਤੱਕ ਉਹ ਅੱਛਾ ਅੱਛਾ ਚੱਲ ਮੈਂ ਤਾਂ ਅੱਗੇ ਚਾਚੇ ਜਿੰਦਰ ਨੂੰ ਕਹਿ ਰਹੀਂ ਮੈਂ ਕਿਹਾ ਚਾਚਾ ਤੂੰ ਉਹ ਰੱਖ ਲਾ

ਮੈਕਲ ਕਹਿੰਦਾ ਆਹੋ ਮੈਕਲ ਕਹਿੰਦਾ scheme ਤੇ ਠੀਕ ਆ ਤੇ ਦਸ ਦਸ ਹਜ਼ਾਰ ਦੀ ਬੱਕਰੀ ਵਿੱਕ ਜਾਂਦੀ ਹੈ। ਤੇ ਮੈਂ ਕਿਹਾ ਵਿਹਲਿਆਂ ਨੇ ਕੀ ਕਰਨਾ ਫਿਰ, ਕਬੂਤਰ ਤੇ ਮੈਂ ਵੀ ਵੇਚ ਦਿੰਦੀ ਹਾਂ ਹਮ ਉਹਨੇ ਰੱਖੇ ਡਿਆ ਵਾ ਜਿਹਨੇ ਸ਼ੌਂਕ ਨਾਲ ਰੱਖੇ ਆ ਉਹ ਵੇਚਦਾ ਵਾ।

ਨਹੀਂ ਰੱਖੇ ਤੇ ਕੋਈ ਗੱਲ ਨੀ ਨਿਆਣੇ ਨੇ ਕੋਈ ਨੀ ਉਹਨਾਂ ਦੀ ਇਹੀ ਚਾਅ ਉਹਨਾਂ ਨੂੰ ਰੱਖਣ ਦਾ ਹੋਣਾ ਤਾਂ ਰੱਖੇ ਹੈ। ਉਹ ਗੁੱਸੇ ਹੋਣ ਡਿਆ ਸੀ। ਤੇ ਇੱਕ ਉਹ ਫਿਰ ਕਣਕ ਨੀ ਸ ਫਿਰ ਦੁਪਹਿਰੇ ਕਣਕ ਛੱਡ ਕੇ ਆਏ ਦੋਵੇਂ ਭਰਾ। ਤੇ ਮੈਂ ਉਹਨਾਂ ਨੂੰ ਕਹਿਣਡੀ ਤਿੰਨ ਕਿੱਲੋ ਆਟਾ ਲੈ ਆਇਓ ਤੇ ਦੋ ਕਿੱਲੋ ਆਟਾ ਲੈ ਆਏ ਸਵੇਰੇ ਚਾਚੀ ਬੜਾ ਮੇਰਾ BP ਬੜਾ ਵੱਧ ਗਿਆ ਸੀ ਤੇ ਉਹਦੇ ਨਾਲ ਫਿਰ ਪਹਿਲਾਂ ਮੈਂ ਗੋਲੀ ਖਾਦੀ BP ਦੀ ਤੇ ਫਿਰ ਕਿਤੇ ਮੈਨੂੰ ਫ਼ਰਕ ਲੱਗਾ। ਤੇ ਫਿਰ ਇੱਕ ਵਾਰ ਵੱਧਦਾ, ਮੈਂ ਵੀ ਉਹਨਾਂ ਦਾ ਫਿਰ ਵੱਧਦਾ ਰਹਿੰਦਾ ਵੱਧਦਾ ਰਹਿੰਦਾ

ਫਿਰ ਨਹੀਂ ਕੱਲ੍ਹ ਪਤਾ ਕੀ ਹੋਇਆ ਕੱਲ੍ਹ ਸਾਰਾ ਦਿਨ ਹੀ ਮੈਂ ਧੁੱਪੇ ਰਹੀ, ਕਿਤੇ ਧੁੱਪੇ ਬੜੇ ਕੱਪੜੇ ਧੋਤੇ ਬੜੇ ਜ਼ਿਆਦਾ ਸੀ ਕੱਪੜੇ, ਉਹ ਧੋਤੇ ਫਿਰ ਆਪ ਹੀ ਫਿਰ ਰਾਵੀ ਆ ਗਈ, ਰਾਵੀ ਲਾਗੇ ਬਹਿ ਗਈ, ਫਿਰ ਮੈਨੂੰ ਰਾਵੀ ਕਹਿੰਦੀ ਵੀ ਸ਼ਾਮਾਂ ਨੂੰ ਧੋ ਲਈ, ਮੈਂ ਸ਼ਾਮਾ ਨੂੰ ਫਿਰ ਮੈਂ ਹੁਣ ਤੁਰੀ ਫਿਰਦੀ ਹੈ ਤੇ ਚੱਲ ਧੋ ਹੀ ਦਿੰਦੀ ਹਾਂ।

ਹਾਂ ਠੀਕ ਠਾਕ ਆ, ਰਾਵੀ ਅੱਜ ਚਲੇ ਜਾਊਗੀ ਕਿ ਆ ਜਾਊਗੀ ਫਿਰ ਇੱਥੇ ਹੀ ਪਤਾ ਨੀ ਉਹ ਚਾਚੀ ਕਹਿੰਦੀ ਸੀ ਮੈਂ ਚਲੇ ਜਾਣਾ ਮੇਰੇ ਮੁੰਡੇ ਦੇ ਸਕੂਲ ਦੀ ਛੁੱਟੀ ਕਹਿੰਦੀ ਸਕੂਲੋਂ ਮੁੰਡੇ ਨੂੰ ਛੁੱਟੀ ਹੋ ਜਾਣੀ ਆਂ।

ਹਾਂ ਤੇ ਉਹ ਕਹਿਣਡੀ ਨਾ ਵੀ ਜਾਣਾ ਵਾਂ ਰਾਵੀ ਨੇ ਵੀ ਤੇ ਮੈਂ ਕਿਹਾ ਜਾਊਗੀ ਤੇ ਉਹਨੂੰ ਮੈਂ ਕਹਿ ਦੇਵਾਂਗੀ ਵੀ ਕਿਸੇ ਦਿਨ ਫਿਰ ਹੋਵਾਂਗੇ ਹਨਾ।

ਆਹੋ ਅਸੀਂ ਕਿਹਾ ਨਿਬੜੀ ਹੋ ਗਈ ਹੈ ਚਾਚੀ ਫਿਰ ਕੁੜੀ ਨੇ ਵੀ ਤੇ ਨਾਲੇ ਜਾਣਾ ਹਨਾ।

ਹੁਣ ਵੇਖ ਲਵਾਂਗੀ ਜੇ ਜ਼ਿਆਦਾ ਵੀ ਕਹੂ

ਚਾਚੀ ਜਿੰਦੀ ਨੇ ਵੀ ਉੱਧਰ ਹੀ ਜਾਣਾ ਸੁੱਚੇ ਘਰ ਉਹ ਆ ਕੋਈ ਪ੍ਰਾਹੁਣੇ ਪ੍ਰਾਹੁਣੇ ਆਏ ਹਨਾ ਤਾਂ ਕਰਕੇ ਨੀ ਉਹਨੇ ਨੀ ਜਾਣਾ ਫਿਰ।

ਹਾਂ ਠੀਕ ਹੈ ਤੇ ਅੱਜ ਫਿਰ ਸਾਰੇ ਹਨਾ ਮੈਕਲ ਨੀ ਹੈ ਮੈਂ ਰਾਵੀ ਨੂੰ ਕਹਿਣਡੀ ਸੀ ਕਿ ਤੂੰ ਵੀ ਨੀ ਗਿਆ ਤੇ ਨਾ ਮਾਇਕਲ ਗਿਆ ਕਬੂਤਰ ਬੜਾ ਫੜਦੇ ਰਹੇ ਉਹ ਦੋਵੇਂ ਭਰਾ ਹਮ ਤੇ ਇਸ ਤਰ੍ਹਾਂ ਤਾਂ ਨਿਆਣੇ ਆੜੇ ਲੱਗੇ ਰਹਿੰਦੇ ਹੈਗੇ

ਆਹੋ ਤੇ ਉਹਦਾ ਮੁੰਡਾ ਕਹਿਣ ਵੀ ਭਾਬੀ ਨੀ ਲਾਉਂਣੀ ਤੂੰ ਮੈਂ ਨਾ ਕਦੇ ਨੀ ਮੈਂ ਲਾਉਂਣੀ, ਕਹਿੰਦਾ ਕਿਉਂ ਤੇ ਮੈਂ ਕਿਹਾ ਕਦੇ ਮੈਂ ਜਾਣ ਕੇ ਉਹਨੂੰ ਮਖੋਲ ਕਰਦੀ, ਮੈਂ ਕਿਹਾ ਨਾ ਕਹਿੰਦੇ ਗਰਮੀ ਬੜੀ ਹੁੰਦੀ ਅੱਗੇ ਕਹਿੰਦਾ ਤੂੰ ਕਿਤੇ ਲੰਬੀ ਕਿਤੇ ਠੰਢ ਦੇ ਵਿੱਚ ਝੋਨਾ ਲਾਉਂਦੀ ਹੱਸ ਰਿਹਾ ਸੀ ਤੇ ਕਹਿੰਦਾ ਫਿਰ ਮੈਂ ਕਹਿੰਦਾ ਲੱਗਣਾ ਭਾਬੀ ਉਹਨਾਂ ਨਾਲ ਅਹ ਕੀ ਚਾਚੇ ਤੇ ਮੰਨੇ ਨੇ ਤੇ ਮੈਂ ਲਾਉਣਾ, ਮੈਨੂੰ ਨੀ ਲਾਉਣ ਦੇਣਾ, ਪਿੱਛਲੀ ਵਾਰ ਆ ਕੱਦੂ ਚ ਡਿੱਗ ਗਈ ਸੀ ਹਮ ਪਿੱਛਲੀ ਵਾਰ ਕੱਦੂ ਚ ਡਿੱਗ ਗਈ ਸੀ ਤੇ ਨਾਲੇ ਚਾਚੀ ਉਹਦੇ ਪੱਟ ਤੇ ਗਿਲਟੀਆਂ ਜਿਹੀਆਂ ਹੋਈਆਂ ਵਾਂ

ਉਹਦੇ ਕਰਕੇ ਫਿਰ ਕਹਿੰਦੀ ਵੀ ਮੇਰੇ ਚੀਰਾ ਨੀ ਉਹ ਦਿੰਦੇ ਵੀ ਉਹ ਸੂਗਰ ਹੈ ਨਾ ਉਹਨੂੰ।

ਸਿੰਦਰ ਇਸ ਤਰ੍ਹਾਂ ਸੀ ਮੈਂ ਭਾਵੇਂ ਜਿੰਨੀ ਮਰਜ਼ੀ ਦਵਾਈ ਖਾਧੀ ਸੀ ਮੈਨੂੰ ਕਹਿੰਦੇ ਤੈਨੂੰ ਲਵਾਉਣਾ ਹੀ ਪੈਣਾ ਹਾਂ

ਉਹ ਸੂਗਰ ਵਾਲੇ ਨੂੰ ਨੀ ਨਾ ਛੇਤੀ ਜਖਮ ਫਿਰ ਮਾਣ ਆਉਂਦਾ ਉਹ ਤਾਂ ਕਰਕੇ ਰਹੀ ਸੀ ਕਹਿਣ

ਹੋਰ ਫਿਰ

ਕਹਿਣਡੀ ਸਨਾ ਦੇ ਭਰਾ ਆਉਣ ਲੱਗਾ ਬੀਬੀ ਇਹ ਚਾਰ ਕੁ ਵਜੇ ਸਨਾ ਦੇ ਭਰਾ ਨੇ ਆਉਣਾ ਵਾਂ, ਮੈਂ ਕਿਹਾ ਚੰਗਾ ਤੇ ਉਹ ਸਨਾ ਉਹਦਾ ਮਹਿਮਾ ਦਾ ਲੈਣ, ਆਧਾਰ ਕਾਰਡ ਲੈਣ। ਠੀਕ ਹੈ। ਹਾਂ ਤੇ ਚਾਚੀ ਉਹ ਨਾਲੇ ਨਾ ਜਿਹੜੀ ਨੀ ਕੀਤੀ ਹਨਾ ਤੇ hello

ਤੇ ਉਹ ਚਾਚੀ ਜਿਹੜੀ ਨੀ ਕੀਤੀ ਹਨਾ,

ਤੇ ਉਹਦਾ ਪੰਜ ਸਾਲ ਦਾ ਮੁੰਡਾ ਦੇ ਸੱਪ ਲੜ ਗਿਆ ਸੀ ਹੱਥ ਨੂੰ ਤੇ ਨੀਲਾ ਹੱਥ ਹੋ ਗਿਆ ਤੇ ਉਹ ਕਹਿੰਦੀ ਵੀ ਹੱਥ ਜਿਹੜਾ ਇਹਦਾ ਜਿਹੜਾ ਗੁੱਟ ਜਿਹੜਾ ਵੱਢਣਾ ਪੈਣਾ।

ਹਾਂ ਤੇ ਮਸ਼ੀਨ ਚ ਲੱਗਾ ਹਜੇ ਮੁੰਡਾ।